ਇਸ ਗੱਲ ਦਾ ਕੁਛ ਨਹੀਂ ਪਤਾ ਵੀ ਨਹਿਰ ਦਾ ਕਿੱਧਰ ਨੂੰ ਪਾਣੀ ਆ ਜਾਏ ਕਿੱਧਰ ਨੂੰ ਨਹੀਂ ਪਾਣੀ ਆਏ ਇਸ ਕਰਕੇ ਕਹਿੰਨੇ ਆ ਕਿ swimming pool ਵਿੱਚ ਨਹਾ ਲਿਆ ਕਰੋ ਨਹਿਰ ਨੁਹਰ ਚ ਰਹਿਣ ਦਿਆ ਕਰੋ ਜਿਨਾਂ ਤੇਲ ਫੂਕ ਕੇ ਨਹਿਰ ਵਿਚ ਨਹਾਉਣ ਜਾਂਦੇ ਹੋ ਓਨਾ ਹੀ

ਬਹੁਤ ਦੁੱਖ ਹੋਇਆ ਕਿ ਦੋਵੇਂ ਬੱਚੇ ਜਹਾਨ ਨੂੰ ਅਲਵਿਦਾ ਕਹਿ ਗਏ ਤੇ ਉਹ ਮੇਰੇ ਖਾਸ ਮਿੱਤਰ ਸੀ ਅਸੀ ਕੱਠੇ ਹੀ ਕੱਠੇ ਪੜ੍ਹਦੇ ਸੀ school ਵਿਚ school ਵਿਚ ਕੱਠੇ ਹੀ ਰਹਿੰਦੇ ਸੀ ਇਕੱਠੇ ਹੀ ਖਾਣਾ, ਇਕੱਠੇ ਪੀਣਾ ਉਸ ਤੋਂ ਬਾਅਦ school ਤੋਂ ਬਾਅਦ ਮੈ ਉਸ ਦੇ ਘਰੇ ਵੀ ਜਾਂਦਾ ਸੀ ਘਰੇ ਜਾ ਕੇ ਅਸੀਂ ਕੈਰਮ ਬੋ~ ਲੁਡੋ ਬੈਟਬਾਲ ਤੇ ਗੁੱਲੀ ਡੰਡਾ ਵੀ ਖੇਲਦੇ ਸੀ ਕਈ ਵਾਰ ਤਾਂ ਅਸੀਂ ਐਵੇਂ ਹੀ ਬਚਪਨ ਵਿਚ ਬਹੁਤ ਲੜੇ ਗੁੱਲੀ ਡੰਡਾ ਪਿਛੇ ਇੱਕ ਵਾਰ ਮੈ ਉਸਦੀ ਗੁੱਲੀ ਡੰਡਾ ਮਾਰ ਕੇ ਇੱਕ ਮੁੰਡੇ ਦਾ ਸਿਰ ਚ ਇੰਨੀ ਚੋਟ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 ਪਹਿਲਾਂ ਪਹਿਲਾਂ ਵਾਲਾ time ਮੁੜ ਕੇ ਨਹੀਂ ਆਉਣਾ ਪਹਿਲਾਂ ਤਾਂ ਅਸੀ ਬੰਟੇ, ਕੈਰਮ ਬੋਰਡ, ਲੁਡੋ ਬਹੁਤ ਕੁਛ ਖੇਲਦੇ ਸੀ ਹੁਣ ਉਹ time ਗਿਆ ਉਹ time ਸਾਰਾ ਹੁਣ ਪਿੱਛੜੇ ਪਿੰਡਾਂ ਵੱਲ, ਵਿਚ ਹੀ ਰਹਿ ਗਿਆ ਪਿੰਡਾਂ ਵਿਚ ਸਾਰੇ ਆਪਣੇ ਮੋਹਾਲੀ ਦਾ ਸਾਰਾ ਖਤਮ ਹੋ ਗਿਆ ਉਹ ਸਿੱਧਾ ਮੋਗੇ ਓਧਰ ਵਾਲੀ side ਹੀ ਰਹਿ ਗਿਆ ਹੈ ਇਹ ਕੰਮ ਇਹ ਕੰਮ ਓਧਰ ਹੀ ਰਹਿ ਗਿਆ ਹੈ। ਸਤਿ ਸ੍ਰੀ ਅਕਾਲ ਜੀ, ਮੈਂ ਰੋਕੀਵੀਰ ਅੱਜ ਤੁਹਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਲੱਗਾ ਹਾਂ, ਸਾਡੇ ਲਈ ਸਮਾਜਿਕ ਨਿਯੰਤਰਣ ਵੀ ਬਹੁਤ ਜ਼ਰੂਰੀ ਹੁੰਦੀ ਹੈ, ਇਸਦੀ ਨਾ ਹੋਣ ਉੱਤੇ ਸਮਾਜਿਕ ਏਕਤਾ ਖਤਰੇ ਵਿੱਚ ਪੈ ਸਕਦੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਜ਼ਰੂਰਤਾਂ ਦਾ ਵਰਣਨ ਇਸ ਪ੍ਰਕਾਰ ਹੈ, ਸਮਾਜਿਕ ਨਿਯੰਤਰਣ ਪੁਰਾਣੇ ਵਿਵਸਥਾ ਨੂੰ ਕਾਇਮ ਰੱਖਦਾ ਹੈ, ਸਮਾਜਿਕ ਨਿਯੰਤਰਣ ਦੀ ਇਹ ਇੱਕ ਮਹੱਤਵਪੂਰਨ ਵਿਸ਼ੇਸ਼ਣ ਹੈ। ਕਿ ਇਹ ਪੁਰਾਣੀ ਸਮਾਜਿਕ ਵਿਵਵਸਥਾ ਨੂੰ ਬਣਾ ਕੇ ਰੱਖਣ ਵਿੱਚ ਸਹਾਇਤਾ ਕਰਦਾ ਹੈ, ਇਹ ਸਮਾਜਿਕ ਦੀ ਨਿਰੰਤਰਤਾ ਨੂੰ ਕਾਇਮ ਰੱਖਦਾ ਹੈ। ਮਨੁੱਖ ਅਤੇ ਸਮਾਜ ਪ੍ਰਤੀ ਤੋਰ ਉੱਤੇ ਪਰਿਵਰਤਨਸ਼ੀਲ ਹੁੰਦਾ ਹੈ ਕਿਉਂਕਿ ਇਸ ਵਿੱਚ ਰੋਜ਼ ਦੀ ਕੋਈ ਨਾ ਕੋਈ ਨਵੀਂ ਖੋਜ ਹੁੰਦੀ ਹੈ

ਨਿਯਮਾਂ ਨੂੰ ਮੰਨਣ ਲਈ ਦਬਾਅ ਪਾਇਆ ਜਾਂਦਾ ਹੈ ਕਿਸੇ ਵੀ ਪਰਿਵਾਰ ਵਿੱਚ ਮੈਂਬਰਾਂ ਨੂੰ ਨਿਯਮਾਂ ਦੇ ਅਨੁਸਾਰ ਵਿਵਾਹ ਕਰਨ ਲਈ ਕਿਹਾ ਜਾਂਦਾ ਹੈ। ਚਾਹੇ ਨਵੀਂ ਪੀੜ੍ਹੀ ਇਸ ਦੇ ਵਿਰੁੱਧ ਹੁੰਦੀ ਹੈ ਪਰ ਉਹਨਾ ਨੂੰ ਇਹ ਨਿਯਮ ਮੰਨਣੇ ਪੈਂਦੇ ਹਨ ਕੁੱਝ ਪ੍ਰਾਚੀਨ ਨਿਯਮ ਸਮਾਜ ਲਈ ਲਾਭਦਾਇਕ ਹੁੰਦੇ ਹਨ ਅਤੇ ਸਮਾਜ ਉਹਨਾ ਨੂੰ ਆਪਣੇ ਆਪ ਹੀ ਖਤਮ ਕਰ ਦਿੰਦਾ ਹੈ ਸਮਾਜ ਸਮੇਂ ਦੇ ਨਾਲ ਨਾਲ ਪ੍ਰਾਚੀਨ ਨਿਯਮਾਂ ਨੂੰ ਬਦਲਦਾ ਰਹਿੰਦਾ ਹੈ। ਜਿਸ ਨਾਲ ਪੁਰਾਣੇ ਅਤੇ ਨਵੇਂ ਨਿਯਮਾਂ ਦੇ ਵਿੱਚ ਤਾਲਮੇਲ ਸਥਾਪਿਤ ਕਰਦਾ ਹੁੰਦਾ ਹੈ ਆਧੁਨਿਕ ਸਮਾਜ ਕਾਫੀ ਪਰਵਰਤਿਤ ਸਮਾਜ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਮਾਜਿਕ ਵਿਵਸਥਾ ਨੂੰ ਸੰਤ੍ਰਿਪਤ ਰੱਖਿਆ ਜਾਵੇ, ਇਸ ਲਈ ਇਹ ਜ਼ਰੂਰੀ ਹੈ ਕਿ ਸਮਾਜਿਕ ਨਿਯੰਤਰਣ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ ਸਮਾਜਿਕ ਨਿਯੰਤਰਣ ਤੋਂ ਬਿਨਾ ਸਮਾਜ ਵਿਵਸਥਿਤ ਅਤੇ ਸੰਗਠਿਤ ਨਹੀਂ ਰਹਿ ਸਕਦਾ ਜੇਕਰ ਅਸੀਂ ਜੈਵਿਕ ਦ੍ਰਿਸ਼ਟੀ ਤੋਂ ਦੇਖਿਆ ਤਾਂ ਦੋ ਮਨੁੱਖ ਦਾ ਵਿਆਹ, ਪਤੀ-ਪਤਨੀ ਵੀ ਇੱਕੋ ਜਿਹੇ ਨਹੀਂ ਹੁੰਦੇ ਹੈ ਉਹਨਾ ਦੀਆਂ ਆਦਤਾਂ, ਵਿਚਾਰ ਯੋਗਤਾਵਾਂ ਇੱਕ ਦੂਜੇ ਤੋਂ ਵੱਖ ਹੁੰਦੀਆਂ ਹਨ ਕਈ ਵਾਰ ਵਿਅਕਤੀਆਂ ਦੇ ਵਿਚਾਰ ਸਮਾਜ ਤੋਂ ਵੱਖ ਹੋ ਜਾਂਦੇ ਹਨ ਅਤੇ ਉੇਹ ਸੰਘਰਸ਼ ਦੇ ਰਸਤੇ ਉੱਤੇ ਤੁਰ ਪੈਂਦੇ ਹਨ ਇਸ ਪ੍ਰਕਾਰ ਦੀ ਸਥਿਤੀ ਵਿੱਚ ਸਮਾਜ ਫੈਲ ਜਾਂਦੀ ਹੈ ਅਤੇ ਸਮਾਜ ਦੇ ਟੁੱਟਣ ਦਾ ਖਤਰਾ ਵੀ ਪੈਦਾ ਹੁੰਦਾ ਹੈ, ਇਸ ਸਮੇਂ ਉੱਤੇ ਆ ਕੇ ਸਮਾਜਿਕ ਨਿਯੰਤਰਣ ਵਿਅਕਤੀਗਤ ਵਿਵਹਾਰ ਉੱਤੇ ਦਬਾਅ ਪਾਉਂਦਾ ਹੈ ਤਾਂ ਕਿ ਉਹ ਸਮਾਜ ਦੇ ਨਿਯੰਤਰਣ ਦੇ ਅਨੁਸਾਰ ਚੱਲ ਸਕੇ ਮਨੁੱਖ ਵਿੱਚ ਜਨਮ ਸਮੇਂ ਪਸ਼ੂ ਪਵਿੱਤਰ ਹੁੰਦੇ ਹਨ, ਉਹ ਸਮਾਜ ਵਿੱਚ ਰਹਿ ਕੇ ਸਮਾਜਿਕ ਵਿਅਕਤੀ ਬਣਦੇ ਹੈ, ਜਿਸ ਪ੍ਰਕਿਰਿਆ ਨਾਲ

ਵਰਗਾ ਹੀ ਰਹਿੰਦਾ ਹੈ, ਸਮਾਜਿਕ ਨਿਯੰਤਰਣ ਵਿਅਕਤੀ ਨੂੰ ਵਿਸ਼ੇਸ਼ ਤਰੀਕੇ ਨਾਲ ਵਿਵਹਾਰ ਕਰਨ ਲਈ ਮਜ਼ਬੂਰ ਕਰਦੇ ਹਨ ਅਤੇ ਕਿ ਪੰਚਾਇਤ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ, ਇਸੇ ਕਾਰਨ ਹੀ ਮਨੁੱਖ ਪਸ਼ੂ ਤੋਂ ਸਮਾਜਿਕ ਵਿਅਕਤੀ ਬਣ ਜਾਂਦਾ ਹੈ। ਇਸ ਨਿਯੰਤਰਣ ਕਾਰਨ ਹੀ ਉਹ ਸਮਾਜ ਵਿੱਚ ਰਹਿਣਾ ਪਸੰਦ ਕਰਦਾ ਹੈ। ਅਮ ਨੇ ਸਮਾਜਿਕ ਨਿਯੰਤਰਣ ਦੀਆਂ ਚਾਰ ਕਿਸਮਾਂ ਬਾਰੇ ਦੱਸਿਆ ਹੈ ਜੋ ਕਿ ਹੇਠ ਲਿਖੀਆਂ ਹਨ, ਉਹ ਨਿਯਮ ਜਿਹੜੇ ਵਿਅਕਤੀ ਦੇ ਵਿਵਹਾਰ ਨੂੰ ਨਿਯੰਤਰਣ ਵਿੱਚ ਰੱਖਣ ਲਈ ਵਿਸ਼ੇਸ਼ ਤੌਰ ਦੇ ਉੱਤੇ ਨਿਯਮਬੱਧ ਤਰੀਕੇ ਨਾਲ ਬਣਾਏ ਜਾਂਦੇ ਹਨ, ਉਹ ਸੰਤ੍ਰਿਪਤ ਸਮਾਜਿਕ ਨਿਯੰਤਰਣ ਵਿੱਚ ਆਉਂਦੇ ਹਨ ਵੱਖ ਵੱਖ ਦੇ ਵੱਲੋਂ ਬਣਾਏ ਗਏ ਨਿਯਮ ਸਮੱਸਿਆ ਵੱਲ ਨਿਯੰਤਰਣ ਦਾ ਹਿੱਸਾ ਹੁੰਦਾ ਹੈ ਜਿਵੇਂ ਕਿ ਸਕੂਲ, ਕਾਲਜ ਵੱਲੋਂ ਬਣਾਏ ਗਏ ਨਿਯਮ, ਸੰਸਕ੍ਰਿਤ ਨਿਯਮਾਂ ਨੂੰ ਸਮਾਜਿਕ ਨਿਯੰਤਰਣ ਦੇ ਸਾਧਨਾਂ ਵਿੱਚੋਂ ਸ਼ਾਮਿਲ ਕੀਤਾ ਜਾਂਦਾ ਹੈ ਲੋਕ ਰੀਤਾਂ, ਰੀਤੀ-ਰਿਵਾਜ਼ ਆਦਿ ਇਸ ਪ੍ਰਕਾਰ ਦੇ ਨਿਯੰਤਰਣ ਵਿੱਚ ਵਿਸ਼ਵਾਸ ਕਰਨ ਲੱਗ ਪੈਂਦੇ ਹਨ, ਵਿਅਕਤੀ ਦੇ ਆਪਣੇ ਆਦਰਸ਼, ਕੀਮਤਾਂ ਆਦਿ ਜਿਹੜੇ ਉਸਦੇ ਵਿਵਹਾਰ ਨੂੰ ਨਿਯੰਤਰਣ ਕਰਦੇ ਹਨ, ਨਿਯੰਤਰਣ ਵਿੱਚ ਸ਼ਾਮਿਲ ਹੁੰਦਾ ਹੈ ਵਿਅਕਤੀ ਇਹਨਾ ਨੂੰ ਆਪਣੇ ਆਪ ਉੱਤੇ ਲਾਗੂ ਕਰਦਾ ਹੈ। ਅਤੇ ਇਸ ਲਈ ਉਹ ਇਹਨੂੰ ਬੜੀ ਆਸਾਨੀ ਨਾਲ ਮੰਨ ਲੈਂਦਾ ਹੈ ਵਿਅਕਤੀ ਦੇ ਆਪਣੇ ਜੀਵਨ ਦੇ ਪ੍ਰਭਾਵ ਤਜ਼ਰਬੇ ਇੱਛਾਵਾਂ ਆਦਿ ਨੂੰ ਵਧੇਰੇ ਸਹਿਜ ਨਿਯੰਤਰਣ ਵਿੱੱਚ ਸ਼ਾਮਿਲ ਕੀਤਾ ਜਾਂਦਾ ਹੈ, ਜਿਹੜੇ ਉਸ ਉੱਤੇ ਨਿਯੰਤਰਣ ਰੱਖਦੇ ਹਨ ਉਹ

ਵਿਅਕਤੀ ਦੇ ਸਮੂਹ ਜਿਵੇਂ ਵੀ ਪਰਿਵਾਰ, ਗੁਆਂਢ ਆਦਿ ਇਸ ਪ੍ਰਕਾਰ ਦਾ ਨਿਯੰਤਰਣ ਪਾਉਂਦੇ ਹਨ, ਜਿਹੜੇ ਲੋਕ ਜ਼ਿਆਦਾ ਨੇੜੇ ਹੁੰਦੇ ਹਨ।

ਸਮਾਜਿਕ ਸੰਸਥਾਵਾਂ ਸਮੂਹ ਆਦਿ ਦੁਆਰਾ ਵਿਅਕਤੀ ਦੇ ਦਬਾਅ ਪਾਇਆ ਜਾਂਦਾ ਹੈ ਉਸਦੇ ਸਮਾਜਿਕ ਨਿਯੰਤਰਣ ਕਹਿੰਦੇ ਹਨ ਅੱਜ ਕੱਲ੍ਹ ਦੇ ਆਦਿ ਅੱਜ ਕੱਲ੍ਹ ਸਮਾਜ ਵਿੱਚ ਇਸ ਪ੍ਰਕਾਰ ਦਾ ਨਿਯੰਤਰਣ ਮਿਲਦਾ ਹੈ ਕਿ ਇਹ ਆਮ ਤੌਰ 'ਤੇ ਉੱਤੇ ਸਮਾਜਿਕ ਨਾਲ ਸੰਬੰਧਿਤ ਹੁੰਦਾ ਹੈ। ਕਾਨੂੰਨ, ਪੁਲਿਸ, ਲੋਕ, ਆਦਿ ਸਮਾਜਿਕ ਨਿਯੰਤਰਣ ਵਿੱਚ ਸ਼ਾਮਿਲ ਹੁੰਦੇ ਹਨ ਉਹ ਨਿਯੰਤਰਣ ਜਿਸ ਨਾਲ ਵਿਅਕਤੀ ਦੀ ਇੱਛਾ ਵਿੱਚ ਵਿਸ਼ੇਸ਼ ਪ੍ਰਕਾਰ ਨਾਲ ਵਿਵਹਾਰ ਕਰਦਾ ਹੈ ਨਿਯੰਤਰਣ ਆਉਂਦੀ ਹੈ ਅਸੀਂ ਉਦਾਹਰਨ ਲੈ ਕੇ ਦੇ ਸਕਦੇ ਹਨ ਉੱਤੇ ਲੱਗਦਾ ਫੌਜੀ ਦੀ ਦੇਸ਼ ਲਈ ਮਰਨ ਲਈ ਤਿਆਰ ਹੁੰਦੇ ਹਨ ਜੇਕਰ ਉਹ ਲੜਾਈ ਵਿੱਚ ਜਿੱਤ ਜਾਂਦੇ ਹਨ ਤਾਂ ਉਹਨਾ ਨੂੰ ਕਾਫੀ ਸਨਮਾਨ ਪ੍ਰਾਪਤ ਸਿੱਧ ਹੁੰਦਾ ਹੈ ।

ਗਲਤ ਕੰਮ ਕਰੇਗਾ ਅਤੇ ਫੜੇ ਜਾਣਗੇ ਅਤੇ ਉਸਨੂੰ ਸਜ਼ਾ ਮਿਲੇਗੀ ਤਾਂ ਇਸ ਪ੍ਰਕਾਰ ਦਾ ਡਰ ਨਿਯੰਤਰਣ ਕਹਾਉਂਦਾ ਹੈ, ਆਮ ਤੌਰ 'ਤੇ ਲੋਕ

ਤਾਂ ਕਿ ਗਲਤ ਕੰਮਾਂ ਤੋਂ ਦੂਰ ਰਹੇ ਜਿਹੜੇ ਨਿਯੰਤਰਣ ਨੂੰ ਅਸੀਂ ਮਾਨਸਿਕ ਤੌਰ ਉੱਤੇ ਮੰਨਣ ਲਈ ਚਿੰਤਨ ਹੁੰਦੇ ਹਾਂ, ਉਸਨੂੰ ਚਿੰਤਨ ਸਮਾਜਿਕ ਨਿਯੰਤਰਣ ਕਿਹਾ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਹਰੇਕ ਪ੍ਰਕਾਰ ਦਾ ਕੰਮ ਚੰਗੀ ਤਰ੍ਹਾਂ ਸੋਚ ਸਮਝ ਕੇ ਕਰਦੇ ਹਾਂ, ਉਹ ਸਾਰੇ ਹਾਲਾਤ ਜਿੰਨ੍ਹਾ ਦਾ ਸਾਡੇ ਉੱਤੇ ਪੂਰਾ ਪ੍ਰਭਾਵ ਪੈਂਦਾ ਹੈ, ਪਰ ਸਾਨੂੰ ਰੂਪ ਵਿੱਚ ਉਹਨਾ ਬਾਰੇ ਪਤਾ ਨਹੀਂ ਹੁੰਦਾ ਸਮਾਜਿਕ ਨਿਯੰਤਰਣ ਦਾ ਹਿੱਸਾ ਹੁੰਦਾ ਹੈ, ਅਸੀਂ ਵੀ ਰੂਪ ਵਿੱਚ ਇਹਨਾ ਨੂੰ ਮੰਨ ਲੈਂਦੇ ਹਾਂ। ਇਸ ਪ੍ਰਕਾਰ ਦਾ ਨਿਯੰਤਰਣ, ਉਹ ਨਿਯੰਤਰਣ ਹੁੰਦਾ ਹੈ, ਜਿਸ ਵਿੱਚ ਸਮਾਜ ਵੱਲੋਂ ਬਣਾਏ ਗਏ ਨਿਯੰਤਰਣਾਂ ਨੂੰ ਮੰਨਣ ਵਾਲੀ ਵਿਅਕਤੀ ਨੂੰ ਸਮਾਜ ਵੱਲੋਂ ਇਹਨਾ ਨੂੰ ਦਿੱਤਾ ਜਾਂਦਾ ਹੈ, ਪਰ ਜਿਹੜੇ ਇਹਨਾ ਨਿਯਮਾਂ ਦੇ ਵਿਰੁੱਧ ਚੱਲਦੇ ਹਨ ਉਹਨਾ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਦੋਂ ਵਿਅਕਤੀ ਦੇ ਵਿਚਾਰਾਂ, ਆਦਰਸ਼ਾਂ ਆਦਿ ਨੂੰ ਅਜਿਹਾ ਰੂਪ ਦੇ ਦਿੱਤਾ ਜਾਵੇ ਹੈ ਕਿ ਸਮਾਜਿਕ ਹੋਵੇ ਤਾਂ ਇਸ ਪ੍ਰਕਾਰ ਨਿਯੰਤਰਣ ਨੂੰ ਸਮਾਜੀਕਰਨ ਅਤੇ ਸਿੱਖਿਆ ਦੁਆਰਾ ਨਿਯੰਤਰਣ ਕਹਿੰਦੇ ਹਨ, ਜਦੋਂ ਵਿਅਕਤੀ ਦਾ ਵਿਵਹਾਰ ਜਾਣ ਬੁੱਝ ਕੇ ਬਣਾਇਆ, ਨਿਯੰਤਰਣ ਦੇ ਸਾਧਨਾਂ ਅਨੁਸਾਰ ਨਿਯੰਤਰਣ ਅਤੇ ਨਿਰਦੇਸ਼ਿਤ ਹੋਵੇ ਤਾਂ ਇਸ ਪ੍ਰਕਾਰ ਦੇ ਨਿਯੰਤਰਣ ਨੂੰ ਰਸਮੀ ਸਮਾਜਿਕ ਨਿਯੰਤਰਣ ਕਿਹਾ ਜਾਂਦਾ ਹੈ।

ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ, ਹਾਂਜੀ ਆਪਾਂ ਵੀ ਠੀਕ ਹਾਂ, ਹੋਰ ਕੀ ਰਹੇ, ਮੈਂ ਕੁੱਝ ਨਹੀਂ ਬੱਸ, ਮੈਂ ਨਾ ਤੁਹਾਡੇ ਨਾਲ ਇੱਕ topic discuss ਕਰਨਾ ਸੀ। ਹਾਂਜੀ ਹਾਂਜੀ ਅਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਇੱਕ ਜਿਹੜਾ Republic Day ਹੈ ਛੱਬੀ ਜਨਵਰੀ ਉੱਨੀ ਹਾਂਜੀ ਮੈਂ ਉਹ ਤੁਹਾਡੇ ਨਾਲ ਇੱਕ discuss ਕਰਨਾ ਸੀ ਬਈ ਜਿਵੇਂ ਕਹਿ ਸਕਦੇ ਹਾਂ ਜਿਹੜਾ ਗਣਤੰਤਰ ਦਿਵਸ ਹੈ ਨਾ, ਉਹ ਛੱਬੀ ਜਨਵਰੀ ਉੱਨੀ ਸੌ ਪੰਜਾਹ ਦੇ ਦਿਨ ਜਿਹੜਾ ਇੱਕ ਆਦਰ ਆ~ ਆਦਰ ਦੇ ਵਿੱਚ ਦੇ ਵਿੱਚ ਮਨਾਇਆ ਜਾਂਦਾ ਹੈ, ਜਿਹਦੇ ਵਿੱਚ ਕਹਿੰਦੇ Government of India Act ਉੱਨੀ ਸੌ ਪੈਂਤੀ ਦੀ ਜਗ੍ਹਾ ਉਹਦੇ ਉੱਤੇ ਜਿਹੜਾ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਜਿਹਦੇ ਵਿੱਚ ਕਹਿੰਦੇ ਹਰ ਸਾਲ ਛੱਬੀ ਜਨਵਰੀ ਦੇਸ਼ ਦੇ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਆ ਜਿਹੜਾ ਇੱਕ ਗਣਤੰਤਰਤਾ ਦੀ ਸਥਾਪਨਾ ਦੇ ਜਸ਼ਨ ਵਿੱਚ ਮਨਾਉਂਦਾ ਹੈ। ਅਤੇ ਜਿਹੜਾ ਕਹਿ ਸਕਦਾ ਕਿ ਜਿਹੜਾ ਉਹ ਦਿਹਾੜਾ ਹੈ, ਜਿਸ ਦਿਨ ਕਹਿੰਦੇ ਭਾਰਤ ਦੇ ਲੋਕ ਨੇ ਆਪਣੇ ਆਜ਼ਾਦੀ ਦੇ ਘੁ~ ਜਿਹੜੀਆਂ ਘੁਟਾਲਿਆਂ ਦੀਆਂ ਕੁਰਬਾਨੀਆਂ ਅਤੇ ਵੱ~ ਵੱਡੇ ਵਡੇਰਿਆਂ ਦੇ ਕੰਮਾਂ ਨੂੰ ਸ਼ੁਕਰਾਨੇ ਚੇਤੇ ਕਰਦੇ ਅਤੇ ਉਹਨਾ ਨੇ ਕਹਿੰਦੇ ਇੱਕ ਅਜਿਹਾ ਦੇਸ਼ ਦਿੱਤਾ ਸੀ ਜਿਸ ਦੇ ਵਿੱਚ ਕਹਿੰਦੇ ਰੋਸ਼ਨ ਸੰਵਿਧਾਨ ਦੇ ਵਿੱਚ ਭਾਰਤ ਦਾ ਇੱਜਤ ਮਾਣ ਜਾਂ ਸੰਵਿਧਾਨ ਦੇ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ ਸੀ। ਹਾਂਜੀ ਹਾਂਜੀ ਬਿਲਕੁੱਲ, ਜਿਦਾਂ ਕਿ ਇਹ ਭਾਰਤ ਦੀਆਂ ਤਿੰਨ ਰਾਸ਼ਟਰੀ ਛੁੱਟੀਆਂ ਵਿੱਚੋਂ ਇੱਕ ਵੀ ਹੈ ਅਤੇ ਬਾਕੀ ਦੋ ਸੁਤੰਤਰਤਾ ਦਿਵਸ ਅਤੇ ਗਾਂਧੀ ਜਯੰਤੀ ਹਨ। ਪਹਿਲਾ ਗਣਤੰਤਰ ਦਿਵਸ ਹੈਗਾ ਜੋ ਉਹ ਬਰਤਾਨਵੀ ਰਾਜ ਤੋਂ ਬਾਅਦ ਜਦੋਂ ਆਜ਼ਾਦ ਹੋਏ ਭਾਰਤ ਨੇ ਛੱਬੀ ਜਨਵਰੀ ਨੂੰ ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ ਦਾ ਨਾਮ ਗ੍ਰਹਿਣ ਕੀਤਾ ਸੀ, ਤਾਂ ਇੱਕ ਵਾਇਸਰਾਏ ਦੇ ਨਾਮ ’ਤੇ ਬਣੇ ਇੱਕ ਸਟੇਡੀਅਮ ਨੇ ਅਹ ਸਟੇਡੀਅਮ ਵਿੱਚ ਇਹ ਜਸ਼ਨ ਹੋਏ ਸਨ ਅਤੇ ਉਦੋਂ ਹੀ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ। ਭਾਰਤ ਦੀ ਆਜ਼ਾਦੀ ਦੀ ਲਹਿਰ ਅਹ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਤ ਹੋਣ ਬਾਰੇ ਘਟਨਾਵਾਂ ਦੀ ਲੜੀ ਬੜੀ ਹੀ ਦਿਲਚਸਪ ਅਹ ਹੈ। ਇਹ ਵੀਰਵਾਰ, ਛੱਬੀ ਜਨਵਰੀ ਉੱਨੀ ਸੌ ਪੰਜਾਬ ਨੂੰ government house ਦੇ ਰੌਸ਼ਨੀ ਨਾਲ ਚਮਕਾਉਂਦੇ ਗੁੰਦਬਾਂ ਵਾਲੇ ਦਰਬਾਰ ਹਾਲ ਵਿੱਚ ਦੱਸ ਵੱਜ ਕੇ ਅਠਾਰਾਂ ਮਿੰਟ ’ਤੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ ਅਤੇ ਛੇ ਮਿੰਟ ਮਗਰੋਂ ਡਾਕਟਰ ਰਾਜਿੰਦਰ ਪ੍ਰਸਾਦ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਅਤੇ ਇਸ ਭਾਗਾਂ ਭਰੇ ਮੌਕੇ ’ਤੇ ਦੱਸ ਵੱਜ ਕੇ ਤੀਹ ਮਿੰਟ 'ਤੇ ਥੋੜ੍ਹੇ ਕੁ ਸਮੇਂ ਮਗਰੋਂ ਇਕੱਤੀ ਤੋਪਾਂ ਦੀ ਸਲਾਮੀ ਨਾਲ ਐਲਾਨ ਕੀਤਾ ਗਿਆ।

ਅਤੇ ਫਿਰ ਰਾਸ਼ਟਰਪਤੀ ਨੇ ਸਹੁੰ ਚੁੱਕੀ ਅਤੇ ਆਪਣਾ ਸੰਖੇਪ ਜਿਹਾ ਭਾਸ਼ਨ ਪਹਿਲਾਂ ਹਿੰਦੀ ਭਾਸ਼ਾ ਵਿੱਚ ਅਤੇ ਫਿਰ ਅੰਗਰੇਜ਼ੀ ਭਾਸ਼ਾ ਵਿੱਚ ਦਿੱਤਾ ਸੀ। ਹਾਂਜੀ ਕਹਿੰਦੇ ਹੈ ਨਾ ਹੈ ਨਾ, ਉਸੀ ਸਮੇਂ ਉਸ ਤੋਂ ਬਾਅਦ ਇਹਨਾ ਨੇ ਢਾਈ ਵਜੇ ਅਹ ਕਹਿੰਦੇ ਦੁਪਹਿਰ ਜਿਹੜਾ ਰਾਸ਼ਟਰਪਤੀ ਹੈ Government House 'ਚ ਜਿਹੜਾ ਰਾਸ਼ਟਰਪਤੀ ਭਵਨ ਕਹਿੰਦੇ ਉਹਨਾ ਨੇ ਪੈਂਤੀ ਸਾਲ ਪੁਰਾਣੀ ਪਰ ਮੌਕੇ ’ਤੇ ਸ਼ਿੰਗਾਰੀ ਹੋਈ ਸੀ ਜਿਹਦੇ ਵਿੱਚ ਕਹਿੰਦੇ ਇੱਕ ਵਿਸ਼ੇਸ਼ ਬੱਘੀ ਜਿਹੜੇ ਬਾਹਰ ਆਏ ਸੀ। ਹਾਂਜੀ ਬਿਲਕੁੱਲ ਅਤੇ ਉੱਨੀ ਸੌ ਪੰਜਾਹ ਵਿੱਚ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਪਹਿਲੀ ਵਾਰ ਗਣਤੰਤਰ ਦਿਵਸ ਮੌਕੇ ਪਰੇਡ ਵਿੱਚ ਸ਼ਾਮਿਲ ਹੋਣ ਗਏ ਸਨ ਅਤੇ ਉਹਨਾ ਨੂੰ ਇੱਕ ਬੱਘੀ ਨੂੰ ਛੇ ਹੱਟੇ-ਕੱਟੇ Australian ਘੋੜੇ ਜੋੜੇ ਹੋਏ ਸਨ ਅਤੇ ਰਾਸ਼ਟਰਪਤੀ ਦੇ ਬਾਡੀਗਾਰਡ ਅਤੇ escort ਕਰ ਰਹੇ ਸਨ।

ਰੁੱਖਾਂ, ਇਮਾਰਤਾਂ ਅਤੇ ਜੋ ਸਬੰਭ ਸੰਭਵ ਥਾਵਾਂ ਸਨ, ਉਹ ’ਤੇ ਚੜ੍ਹ ਕੇ ਖੁਸ਼ੀ ਵਿੱਚ ਜੈ-ਜੈਕਾਰੇ ਲਗਾ ਰਹੇ ਸਨ।

ਸੱਤ ਮਾਸ ਬੈਂਡ ਵਾਲੇ ਪੁਲੀਸ ਨੇ ਫੌਜੀ ਬਲਾਂ ਦੇ ਅਹ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਅਤੇ ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਇਵਿਆਰਵਾਲਾ ਵੱਲੋਂ ਅਹ ਇਸ ਸਮੇਂ ਦੀਆਂ ਖਿੱਚੀਆਂ ਤਸਵੀਰਾਂ ਵੀ ਇਤਿਹਾਸਕ ਹਨ ਅਤੇ ਸਟੇਡੀਅਮ ਵਿੱਚ ਪੁਰਾਣੇ ਕਿਲੇ ਦੇ ਪਿਛੋਕੜ ਵਿੱਚ ਮਾਰਚ ਕਰਦੇ ਸੈਨਿਕ, ਸਹੁੰ ਚੁੱਕਦੇ ਅਤੇ ਡਾਕਟਰ ਰਾਜਿੰਦਰ ਪ੍ਰਸਾਦ ਜੀ ਅੱਜ ਵੀ ਉਨ੍ਹਾਂ ਪਲਾਂ ਦੀ ਵਿਲੱਖਣ ਦਾਸਤਾਂ ਬਿਆਨ ਕਰਦੇ ਹਨ। ਹਾਂਜੀ ਬਿਲਕੁੱਲ, ਕਹਿੰਦੇ ਓਦਾਂ ਵੀ ਨਾ ਜਿਹੜੇ ਡਾਕਟਰ ਅੰਬੇਦ~ ਅਹ ਅੰਬੇਦਕਰ ਸੀ ਉਹਨਾ ਨੇ ਕਹਿੰਦੇ, ਉਹਨਾ ਦੀ ਅਗਵਾਈ ਹੇਠਲੀ ਟੀਮ ਨੂੰ ਉਹਨਾ ਦੀ ਜਿਹੜੀ ਟੀਮ ਹੈ ਨਾ ਕਹਿੰਦੇ ਉਹਨਾ ਨੂੰ ਨਾ ਉਹਨਾ ਦੀ ਅਗਵਾਈ ਹੇਠ ਜਿਹੜੀ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਕਿਹਾ ਗਿਆ ਸੀ ਉਹਨਾ ਨੂੰ, ਫੇਰ ਉਹਨਾ ਨੇ ਕਹਿੰਦੇ ਛੱਬੀ ਜਨਵਰੀ ਨੂੰ ਸਾਡੇ ਦੇਸ਼ ਦੇ ਵਿੱਚ ਬੜੇ ਖੁਸ਼ੀਆਂ ਭਰੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਕਹਿੰਦੇ ਇਹ ਵੀ ਜਿਹੜਾ ਮਨਾਇਆ ਜਾਣਾ ਚਾਹੀਦਾ ਹੈ ਪਰ ਕਹਿੰਦੇ ਜਿਹੜਾ ਆਖਰੀ ਜਿਹੜਾ ਮੁਲਕ ਦਾ ਸੰਵਿਧਾਨ ਲਾਗੂ ਹੋਇਆ ਸੀ ਨਾ ਕਹਿੰਦੇ ਸੰਵਿਧਾਨ ਨੂੰ ਨਾ ਜਿਸ ਦਿਨ ਆਪਣੇ ਸਮਿਆਂ ਦੇ ਕਾਨੂੰਨਦਾਨ ਜੇ ਬੁੱਧੀ ਜਿਹੜੇ ਜੀਵੀ ਨੇ ਡਾਕਟਰ ਅੰਬੇਦਕਰ ਨੇ ਕਹਿੰਦੇ ਆਪਣੀ ਟੀਮ ਨਾਲ ਰਲ ਕੇ ਬੜੀ ਮਿਹਨਤ ਕੀਤੀ ਸੀ ਅਤੇ ਜਿਹੜੇ ਸੂਝ-ਬੂਝ ਨਾਲ ਵੀ ਤਿਆਰ ਕੀਤਾ ਸੀ ਇਸਨੂੰ ਹਾਂਜੀ ਬਿਲਕੁਲ ਅਤੇ ਭਾਰਤੀ ਸੰਵਿਧਾਨ ਦੀ ਖੂਬੀ ਇਹ ਹੈ ਕਿ ਇਹ ਇੱਕ ਸਖਤ ਵੀ ਸੀ

ਦਰਅਸਲ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਤਾਂ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਹੋ ਹੀ ਗਿਆ ਸੀ ਪਰ ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਦੇਸ਼ ਦੇ ਪਹਿਲੇ ਪ੍ਰਧਾਨ-ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਪਰੰਤ ਅਹ ਡਾਕਟਰ BR ਅੰਬੇਦਕਰ ਅਤੇ ਉਹਨਾ ਦੀ ਅਗਵਾਈ ਹੇਠ ਟੀਮ ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਵੀ ਕਿਹਾ ਗਿਆ ਸੀ। ਹਾਂਜੀ ਅਤੇ ਕਹਿੰਦੇ ਨਾ ਜਿਹੜੇ ਸੰਵਿਧਾਨ ਦੀ ਜਿਹੜੀ ਹੁੰਦੀ ਆ, ਉਹ ਬਾਅਦ ਦੇ ਵਿੋੱਚ ਕਹਿੰਦੇ ਲਾਗੂ ਹੋਣ ਵਾਲੇ ਜਾਂ ਦੇਸ਼ ਦਾ ਇੱਕ ਜਿਹੜਾ ਗਣਰਾਜ ਬਣਿਆ ਗਿਆ ਸੀ ਲੋਕਤੰਤਰ ਦੇਸ਼ ਹੈ, ਜਿਹੜਾ ਹੈ, ਕਹਿੰਦੇ ਕੀਤਾ ਨਾ, ਦਨੀਆਂ ਦਾ ਸਭ ਤੋਂ ਵੱਡਾ ਅਹ ਲੋਕ ਰਾਜ ਦੇਸ਼ ਸੀ ਉਹ ਅੱਜ ਕਹਿੰਦੇ ਜਿਹੜਾ ਆਪਣਾ ਅਹ ਚਹੋਤਰਵੀਂ ਜਿਹੜੀ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਹੁਣ ਕਹਿੰਦੇ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਇਹ ਗਣਰਾਜ ਦੇਸ਼ ਹੈ ਨਾ, ਐਵੇਂ ਨਹੀਂ ਬਣਾਇਆ ਗਿਆ, ਇਸਦੇ ਲਈ ਕਹਿੰਦੇ ਭਾਰਤ ਵਾਸੀਆਂ ਨੂੰ ਬੜੀ ਕੀਮਤ ਦੇਣੀ ਪਈ ਸੀ ਜਿਹਦੇ ਵਿੱਚ ਕਹਿੰਦੇ ਕੋਈ ਕੀਮਤ ਇੱਕ ਅੱਧੇ ਸਾਲ ਤੱਕ ਹੀ ਨਹੀਂ ਸਗੋਂ ਲੰਬੇ ਵਰ੍ਹਿਆਂ ਤੱਕ ਉਤਾਰਨੀ ਪਈ ਸੀ ਜੇ ਦੂਜੇ ਸ਼ਬਦਾਂ ਵਿੱਚ ਗੱਲ ਕਰ ਲਈਏ ਕਹਿੰਦੇ ਭਾਰਤੀ ਨਾ ਗਣਰਾਜ ਦਾ ਇਹਦਾ ਰੁਤਬਾ ਹਾਸਿਲ ਕਰਨ ਦੇ ਲਈ ਵਰ੍ਹਿਆਂ ਬੱਝੀ ਇੱਕ ਸੰਘਰਸ਼ ਕਰਨਾ ਪਿਆ ਸੀ ਕਹਿੰਦੇ ਬਹੁੁਤ ਸਾਰੀਆਂ ਵੱਡੀਆਂ ਵੱਡੀਆਂ ਕਬਰਾਂ ਕੁਰਬਾਨੀਆਂ ਦੇਣੀਆਂ ਪਈਆਂ ਸੀ ਹਾਂਜੀ ਬਿਲਕੁੱਲ ਅਤੇ ਇਸ ਲਈ ਭਾਰਤੀਆਂ ਨੂੰ ਬਹੁਤ ਕੁੱਝ ਗੁਆਉਣਾ ਵੀ ਪਿਆ ਸੀ ਅਤੇ ਇਹ ਇੱਕ ਲੰਬਾ ਇਤਿਹਾਸ ਹੈ ਅਤੇ ਜਿਸ ਵਿੱਚ ਇਸੇ ਇਤਿਹਾਸ ਦੀ ਇੱਕ ਛੱਬੀ ਜਨਵਰੀ ਵਾਲੇ ਦਿਨ ਚੇਤੇ ਕੀਤਾ ਜਾਂਦਾ ਹੈ ਅਤੇ ਉਂਝ ਵੀ ਮੁਸੀਬਤਾਂ ਦੇ ਪਹਾੜ ਸਰ ਕਰਨ ਤੋਂ ਬਾਅਦ ਪ੍ਰਾਪਤ ਹੋਈ ਜਿੱਤ ਸਾਨੂੰ ਗਰੂਰ ਤਾਂ ਦਿੰਦੀ ਹੈ, ਪਰ ਨਾਲ ਹੀ ਅੱਗੇ ਹੋਰ ਵੀ ਰਾਹ ਤੁਰਨ ਲਈ ਹੌਂਸਲਾ ਦਿਖਾਉਂਦੀ ਹੈ ਅਤੇ ਇਸ ਤੋਂ ਬਾਅਦ ਵਿੱਚ ਦੋ ਰਾਹਾਂ ਨਹੀਂ ਪਹਿਲਾਂ ਭਾਰਤ ਉੱਤੇ ਮੁਗਲ ਰਾਜ ਹਕੂਮਤ ਕਰਦੇ ਸਨ ਅਤੇ ਫੇਰ ਅੰਗਰੇਜ਼ਾਂ ਨੇ ਵੀ ਇਸਨੂੰ ਹਥਿਆ ਲਿਆ ਸੀ ਹਾਂਜੀ ਬਿਲਕੁੱਲ ਜੀ ਅਹ ਕਹਿੰਦੇ ਅੰਗਰੇਜ਼ਾਂ ਨੇ ਜਿਹੜੀ , ਉਹਦੇ ਨਾਲੋਂ ਤਾਂ ਕਹਿੰਦੇ ਚਤਰ ਚਲਾਕ ਜਿਹੜੇ ਵਪਾਰੀ ਵਧੇਰੇ ਸੀ ਉੱਥੇ, ਅਤੇ ਕਹਿੰਦੇ ਉਹਨਾ ਵੱਲੋਂ ਨਾ ਕੋਈ ਜਿਹੜੇ ਭਾਰਤ ਵਿੱਚ ਆਏ East India company ਰਾਹੀਂ ਜਿਹੜੇ ਚਾਹ ਵੇਚਣ ਵਾਲੇ ਸੀ, ਪਰ ਕਹਿੰਦੇ ਉਹਨਾ ਭਾਰਤ ਨੂੰ ਨਾ ਹਰ ਪੱਖੋਂ ਇੱਕ ਭਰਾ ਭਰਪੂਰ ਵੇਖ਼ਿਆ ਸੀ, ਜਿਹਦੇ ਵਿੱਚ ਲਾਲਚ ਵਸਿਆ, ਜੇ ਉੱਥੇ ਟਿਕ ਗਏ ਸੀ, ਕਹਿੰਦੇ ਬੜੀ ਨਾਲ ਗੱਲ ਕੀਤੀ ਸੀ ਉਹਨਾ ਨੇ ਕਹਿੰਦੇ ਇੱਕ ਤਾਂ ਭਾਰਤ ਦਾ ਉਹਨਾ ਨੇ ਬਹੁਬਲੀ ਸੀ ਉਹ ਅਤੇ ਇਸਦੇ ਜਿਹੜੇ ਸੂਰ~ ਸੂਰਬੀਰ ਯੋਧਿਆਂ ਨੇ ਹਮੇਸ਼ਾਂ ਜਿਹੜੇ ਮੁਗਲਾਂ ਦਾ ਕਹਿੰਦੇ ਟੱਕਰ ਕਰ ਲਈ ਸੀ, ਦੂਜਿਆਂ ਵਿੱਚ ਕਹਿੰਦੇ ਇਹਨਾ ਨੇ ਬਹੁਤ ਸਾਰੇ ਇਲਾਕੇ ਬੜੇ ਉਪਜਾਊ ਸੀ ਜਿਹੜੇ ਜਿਹਦੇ ਵਿੱਚ ਖੇਤ ਸੋਨਾ ਉਗਲਦੇ ਸੀ, ਜਿਹਦੇ ਵਿੱਚ ਤੇ ਤੀਜਾ ਭਾਰਤੀ ਲੋਕ ਬੜੇ ਮਿਹਨਤੀ ਅਤੇ ਦ੍ਰਿੜ੍ਹ ਸੀ। ਪਰ ਕਹਿੰਦੇ ਸਗੋਂ ਉਹ ਮਰ ਮਿਟਣ ਵਾਲੇ ਸੀ ਅਤੇ ਲੋੜ ਵੇਲੇ ਵਫਾਦਾਰੀ ਵਿਖਾਉਣ ਵਾਲੇ ਸੀ ਆਪਣੇ ਭਾਰਤੀ

ਹਾਂਜੀ ਬਿਲਕੁੱਲ ਅਤੇ ਅੰਗਰੇਜ਼ਾਂ ਨੇ ਹੌਲੀ ਹੌਲੀ ਉਸ ਚੀਜ਼ 'ਤੇ ਕਬਜ਼ਾ ਕਰਨ ਦਾ ਸ਼ੁਰੂ ਕਰ ਦਿੱਤਾ ਸੀ ਅਤੇ ਅਹ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਮੁਤਾਬਿਕ ਉਹਨਾ ਨੂੰ ਅਹ ਉਹਨਾ ਦੇ ਵੇਲੇ ਦੇਸ਼ ਪੰਜਾਬ ਨੂੰ ਨਹੀਂ ਸੀ ਛੇੜਿਆ ਇਹ ਚੇਤੇ ਰੱਖੀਏ ਕਿ ਉਸ ਵੇਲੇ ਪੰਜਾਬ ਵਿੱਚ ਮੁਸਲੇ ਦੇਸ਼ ਹੀ ਸਨ ਅਤੇ ਇਸ ਵਿੱਚ ਪਾਕਿਸਤਾਨ, ਅਫਗਾਨੀਸਤਾਨ ਅਤੇ ਦਿੱਲੀ ਤੱਕ ਦੇ ਇਲਾਕੇ ਸ਼ਾਮਿਲ ਸਨ। ਅਤੇ ਅੰਗਰੇਜ਼ ਅੰਦਰੋਂ ਅੰਦਰੀ ਇਸ ਇਲਾਕੇ ਉੱਤੇ ਕਬਜ਼ਾ ਕਰਨ ਦੀ ਚਾਲਾਂ ਵੀ ਬਣਾਉਂਦੇ ਰਹੇ ਅਤੇ ਇਸ ਉੱਤੇ ਕਾਮਯਾਬ ਉਦੋਂ ਹੋਏ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੌ ਗਈ ਹਾਂਜੀ ਕਹਿੰਦੇ ਓਦਾਂ ਵੀ ਜੇ ਆਪਾਂ ਗੱਲ ਕਰ ਲਈਏ ਕਿ ਜਿਹੜੇ ਇਸ ਵੇਲੇ ਤੱਕ ਦਾ ਜਿਹੜਾ ਇੱਕ ਪਰਾ ਮੁਲਕ ਹੈ ਉਹਦੇ ਝੂਲੇ ਹੇਠ ਆ ਗਿਆ ਸੀ, ਉਹਨਾ ਦਾ ਜਿਹੜਾ ਇੱਕ ਅਮੀਰ ਮੁਲਕ ਹੈ, ਉਹਦੇ ਹਰ ਪੱਖੋਂ ਲੁੱਟਿਆ ਹੋਇਆ ਸੀ ਅਤੇ ਕੁੱਟਿਆ ਹੋਇਆ ਸੀ। ਅਤੇ ਕੁੱਝ ਪਹਿਲੂਆਂ 'ਤੇ ਵੀ ਜ਼ਲੀਲ ਕਰਨਾ ਸ਼ੁਰੂ ਕੀਤਾ ਸੀ ਹੈ ਨਾ, ਜਿਸ 'ਤੇ ਅੰਦਰੋਂ ਕਹਿੰਦੇ ਅੰਗਰੇਜ਼ਾਂ ਨੇ ਇਹਦੇ ਹੱਥੋਂ ਕੱਢਣ ਦੀ ਭਾਵਨਾ ਜਿਹੜੀ ਲੱਗੀ ਸੀ, ਇਸ ਵੇਲੇ ਕਹਿੰਦੇ ਕਾਂਗਰਸ ਨੇ ਵੀ ਆਪਣੇ ਕਾਫੀ ਜਿਹੜੇ ਪੈਰਾਂ ਹੇਠਾਂ ਤੱਕ ਕਹਿੰਦੇ ਜਮ੍ਹਾ ਲਏ ਸੀ ਇਹਨਾ ਨੇ ਹਾਂਜੀ ਬਿਲਕੁੱਲ ਅਤੇ ਅਗਰ ਦੇਖਿਆ ਜਾਏ ਤਾਂ ਸਿੱਟੇ ਵਜੋਂ ਅਹ ਇਹਨਾ ਨੂੰ ਜਿਵੇਂ ਉੱਦਮ ਸਿੰਘ ਜੀ ਦਾ ਹੈਗਾ ਹੈ ਨਾ ਅਮ ਵਰਗੇ ਜ਼ਜ਼ਬਾਤ 'ਤੇ ਲੰਦਨ ਜਦੋਂ ਜਾ ਖੜ੍ਹੇ ਅਤੇ ਹਾਲ ਵਿੱਚ ਉਹਨਾ ਨੂੰ ਜਲ੍ਹਿਆਂ ਵਾਲੇ ਬਾਗ ਦੇ ਦੋਸ਼ੀ ਜਨਰਲ ਡਾਇਰ ਨੂੰ ਵੀ ਪਿਸਤੌਲ ਦੀਆ ਗੋਲੀਆਂ ਦੇ ਨਾਲ ਭੁੰਨਿਆ ਸੀ ਹੈ ਨਾ, ਅਤੇ ਉਹਨਾ ਨੇ ਅੰਗਰੇਜ਼ਾਂ ਦੇ ਹੋਰ ਵੀ ਕੰਨ ਹੋ ਗਏ ਸਨ, ਅਤੇ ਆਖਰ ਕਰਕੇ ਭਾਰਤੀਆਂ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਦੇਸ਼ ਦੀ ਸੱਤਰਵੇਂ ਵਰ੍ਹੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋ ਗਿਆ ਸੀ, ਅਤੇ ਦੂਜੀ ਇਹਨਾ ਦੀ ਕੀਮਤ ਦੇਸ਼ ਦੀ ਵੰਡ ਕਾਰਨ ਲੋਕਾਂ ਦੀ, ਅਹ ਤਬਾਦਲੇ ਵੱਲੋਂ ਲਗਭਗ ਦੱਸ ਲੱਖ ਜਾਨਾਂ ਇੱਕੋ ਵੇਲੇ ਕੁਰਬਾਨ ਕਰ ਚੁੱਕੀਆ ਪਈਆਂ, ਚੁੱਕਣੀਆਂ ਪਈਆਂ ਅਤੇ ਬਿਨਾ ਸ਼ੱਕ ਇਹ ਇਹਨਾ ਨੇ ਅਹ ਬਿਨਾ ਸ਼ੱਕ ਸਿੱਖ ਵੀ ਸਨ ਅਤੇ ਮੁਸਲਮਾਨ ਵੀ, ਅਤੇ ਹੋਰ ਕਈ ਜੋ ਇਹਨਾ ਦਾ ਤਬਾਦਲਾ ਇਸ ਵੰਡ ਦੇ ਨਾਲ ਅਹ ਹੋਇਆ ਅਤੇ ਇਹਨਾ ਨੇ ਲਗਭਗ ਦੱਸ ਲੱਖ ਜਾਨਾਂ ਗੁਆ ਦਿੱਤੀਆਂ ਸਨ ਅਤੇ ਮ~

ਹਾਂਜੀ ਬਿਲਕੁੱਲ ਅਤੇ ਚੱਲੋ ਮੈਨੰ topic ਅੱਛੀ ਤਰ੍ਹਾਂ ਲੱਗ ਗਿਆ ਹੈ ਪਤਾ, ਜੇ ਮੇਂਨੂੰ ਕੁੱਝ ਨਾ ਸਮਝ ਲੱਗਿਆ ਤਾਂ ਮੈਂ ਦੁਬਾਰਾ call ਕਰੂੰ ਹਾਂਜੀ ਹਾਂਜੀ ਜੀ

Hello ਹਾਂਜੀ ਸਤਿ ਸ੍ਰੀ ਅਕਾਲ ਜੀ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

ਤੇ ਫਿਰ ਮੈਂ ਸੋਚਿਆ ਪਹਿਲਾਂ ਜਾਣਕਾਰੀ ਲੈ ਲਵਾਂ ਉਸ ਤੋਂ ਬਾਅਦ ਹੀ ਦੇਖਾਂਗੇ ਅਗਰ ਇੰ~ interest ਹੋਇਆ ਇਹਨਾਂ ਦੀ ਕਹਾਣੀ 'ਚ ਨਾ।

ਤੇ ਤੁਸੀਂ ਦੱਸ ਸਕਦੇ ਹੋ ਮਹਾਰਾਣੀ ਜਿੰਦ ਕੌਰ ਜੀ ਬਾਰੇ ਮਹਾਰਾਣੀ ਜਿੰਦ ਕੌਰ ਜਨਮ ਜਿਹੜਾ ਸੀ ਪਿੰਡ ਚਾੜ੍ਹ, ਤਹਿਸੀਲ ਜਫਰਵਾਲ, ਜ਼ਿਲ੍ਹਾ ਸਿਆਲਕੋਟ ਵਿਖੇ ਸਰਦਾਰ ਮਨਾ ਸਿੰਘ ਔਲਖ਼ ਜ਼ਿੰਮੀ~ ਜ਼ਿੰਮੀਦਾਰ ਪਰਿਵਾਰ ਵਿੱਚ ਅਠਾਰਾਂ ਸੌ

ਅੱਛਾ ਤੇ ਇਹਨਾਂ ਨੇ ਆਪਣੇ ਪੁੱਤਰ ਨੂੰ ਕਦੋ ਜਨਮ ਦਿੱਤਾ ਤੇ ਇਹ ਵਿਧਵਾ ਕਦੋਂ ਹੋਏ ਸੀ, ਇਹ ਬਾਰੇ ਪਤਾ ਹੈ? ਹਾਂ ਹਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹਨਾਂ ਦੇ ਪੁੱਤਰ ਬਾਰੇ ਵੀ। ਵੀ ਇਹਨਾਂ ਨੇ ਕਦੋਂ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ। ਤੇ ਕਦੋਂ ਮਤਲਬ ਇਹਨਾਂ ਇਹ ਖੁੱਦ ਮਤਲਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੋਈ ਸੀ ਅਹ ਮਹਾਰਾਣੀ ਜਿੰਦ ਕੌਰ ਨੇ ਚਾਰ ਸਤੰਬਰ ਅਠਾਰਾਂ ਸੌ ਅਠੱਤੀ ਵਿੱਚ ਪੁੱਤਰ ਦਲੀਪ ਸਿੰਘ ਨੂੰ ਜਨਮ ਦਿਤਾ, ਦਲੀਪ ਸਿੰਘ ਅਜੇ ਨੋਂ ਮਹੀਨੇ ਚੌਵੀ ਦਿਨ ਦਾ ਸੀ ਜਦ ਪਿਤਾ ਰਣਜੀਤ ਸਿੰਘ ਦਾ ਜੂਨ ਅਠਾਰਾਂ ਸੌ ਉਨਤਾਲੀ ਨੂੰ ਦੇਹਾਂਤ ਹੋ ਗਿਆ ਤੇ ਮਹਾਰਾਣੀ ਜਿੰਦਾਂ ਵਿਆਹ ਤੋਂ ਢਾਈ ਸਾਲ ਬਾਅਦ ਹੀ ਵਿਧਵਾ ਹੋ ਗਈ ਸੀ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਜੋ ਰਾਜ ਤਖ਼ਤ ਉੱਤੇ ਬੈਠਾ ਸੀ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

ਜੀ ਮੈਂ ਦੱਸ ਦਿੰਦੀ ਹਾਂ।